ਬਾਅਦ ਵੀ ਤੇ ਪਹਿਲੇ ਵੀ ਮੈਂਨੂੰ ਲੈ ਕਿ ਗਏ ਸੀ ਗਏ । ਤਾਂ ਅੱਛਾ ਲੱਗਿਆ ਬਹੁਤ ਜ਼ਿਆਦਾ, ਤੇ ਆਪਣੀ ਭੂਆ ਸੱਸ ਨਾਲ ਹੀ ਪੂਰੀ ਉਹਨਾਂ ਦੇ ਸਾਰੇ ਅਸੀਂ ਜਾਂਦੇ ਸੀ ਗਏ। ਹੁਣ ਵੀ ਗਏ ਸੀ ਗਏ ਹੁਣ ਵੀ ਜਾਵਾਂਗੇ, ਫਿਰ ਹਫ਼ਤੇ ਬਾਅਦ ਵੀ ਹੋਲੀ ਵਗੈਰਾ ਆਏਗੀ ਤਾਂ ਤਾਂਵੀ ਜਾਵਾਂਗੇ ਅਸੀਂ, ਤੇ ਸ਼ਹਿਰ ਤੋਂ ਬਾਹਰ ਹੀ ਜਾਵਾਂਗੇ ਅਸੀਂਂ ਤਾਂ ਬਹੁਤ ਵਧੀਆ ਲੱਗਦਾ ਹੈ ਬਹੁਤ ਅੱਛਾ ਲੱਗਦਾ ਹੈ ਤੇ ਹੁਣ ਮੈਂ ਬੱਚਿਆਂ ਨੂੰ ਪੜ੍ਹਾਉਂਦੀ ਹਾਂ ਤੇ ਅੱਛਾ time ਬੀਤ ਜਾਂਦਾ ਹੈ ਮੇਰਾ, ਅੱਛਾ ਉਹਨਾਂ ਨਾਲ ਵੀ ਅਹ ਬੋਲਣਾ ਚੱਲਣਾ ਬੱਚੇ ਵੀ ਅੱਛੇ ਨੇ ਬਹੁਤ ਅੱਛਾ ਰਹਿ ਜਾਂਦਾ ਹੈ ਪੂਰਾ time ਬੀਤ ਜਾਂਦਾ ਹੈ, ਤੇ ਮੇਰੇ ਘਰਵਾਲਾ ਕਿਸੇ ਚੀਜ਼ ਤੋਂ ਮਨਾਂ ਨਹੀਂ ਕਰਦੇ ਹਨ, ਬਹੁਤ ਵਧੀਆ ਹਨ ਜੋ ਉਹਨਾਂ ਨੂੰ ਬੋਲਾ ਬਹੁਤ ਵਧੀਆ ਹਨ, ਤੇ ਮੈਂਨੂੰ ਕਿਸੀ ਚੀਜ਼ ਤੋਂ ਮਨਾਂ ਨਹੀਂ ਕਰਦੇ ਹਨ। ਕੁਝ ਵੀ ਮਤਲਬ ਬਹੁਤ ਅੱਛੇ ਪਤੀ ਹੈ ਨੇ ਉਹ ਵੀ, ਤਾਂ ਬਸ ਇਹ ਹੀ time ਸਾਰੀ ਉਮਰ ਬੀਤ ਜਾਏਂ ਤਾਂ ਬਹੁਤ ਅੱਛਾ ਰਹੇ। ਤੇ ਬੱਸ ਅੱਛੇ ਸਾਰੇ ਅੱਛੇ ਨੇ ਮੇਰੇ ਜੇਠ ਤੇ ਜਠਾਣੀ ਨੇ ਉਹ ਵੀ ਉੱਥੇ ਰਹਿੰਦੇ ਨੇ ਮਲੋਟ, , ਤਾਂ ਅਸੀਂ ਹੁਣ ਉੱਧਰ ਜਾਵਾਂਗੇ। ਅਹ ਤੇ ਉਹ ਵੀ ਬਹੁਤ ਅੱਛੇ ਨੇ ਉਹ ਵੀ ਮੇਰੇ ਜੇ ਅਹ ਜੇਠ ਜੀ ਦਿੱਲੀ ਰਹਿੰਦੇ ਨੇ ਮੇਰੇ ਜਠਾਣੀ ਮਲੋਟ ਰਹਿੰਦੇ ਨੇ ਹੁਣ ਅਸੀਂ ਉਹਨਾਂ ਕੋਲ ਹੀ ਅਹ ਹੋਲੀ ਦੇ ਵਿੱਚ ਜਾਵਾਂਗੇ। ਤੇ ਪਹਿਲੇ ਵੀ ਮੈਂ ਗਈ ਸੀ ਗਈ ਬਹੁਤ ਅੱਛਾ ਲੱਗਿਆ ਹੈ ਹੁਣ ਅਸੀਂ ਦੁਬਾਰਾ ਜਾ ਰਹੇ ਹਾਂ, ਬਹੁਤ ਵਧੀਆ ਅੱਛੀ ਖੁਸ਼ੀ ਮੈਂਨੂੰ ਮਿਲੇਗੀ ਕਿ ਮੈਂ ਜਾ ਰਹੀ ਹਾਂ, ਖੁਸ਼ ਆ ਬਹੁਤ ਹਾਂ ਕਿ ਮੈਂ ਜਾ ਰਹੀ ਹਾਂ ਹੁਣ ਵੀ ਤਿਆਰੀ ਕਰੀ ਸੀ ਗਈ ਮੈਂ ਤੇ, ਬਹੁਤ ਅਹ ਖੁਸ਼ ਹਾਂ ਵੀ ਮੈਂ ਜਾ ਰਹੀ ਹਾਂ, ਅੱਛਾ ਰਿਹਾ ਕੀ ਆਪਣੇ ਘਰਵਾਲੇ ਨਾਲ, ਮੇਰਾ ਦਿਲ ਕਰਦਾ ਕਿ ਮੈਂ ਆਪਣੇ ਘਰਵਾਲੇ ਨਾਲ ਕੱਲੀ ਨਾ ਜਾਵਾਂ ਜਿੱਥੇ ਜਾਵਾਂ ਆਪਣੇ ਘਰਵਾਲੇ ਨਾਲ ਜਾਵਾਂ । ਤੇ ਕੱਲਾ ਵੈਸੇ ਵੀ ਦਿਲ ਨਹੀਂ ਕਰਦਾ ਕਿਤੇ ਜਾਣ ਨੂੰ ਉਸ ਤੋਂ ਬਾਅਦ ਸ਼ਾਇਦ ਮੈਂ ਦਿੱਲੀ ਜਾਵਾਂ, ਮੇਰੀ ਮੰਮੀ ਉੱਥੇ ਹੈ, ਭੈਣ ਉੱਥੇ ਹੈ। ਉਹਨਾਂ ਦਾ ਦਿਲ, ਆਹ ਮੇਰਾ ਦਿਲ ਵੀ ਕਰਦਾ ਹੈ ਵਿਆਹ ਤੋਂ ਬਾਆਦ ਮੈਂ ਪਹਿਲੀ ਵਾਰ ਜਾਵਾਂਗੀ ਉੱਥੇ ਤੇ, ਫਿਰ ਮੇਰੀ ਭੈਣ ਵੀ ਬੁਲਾ ਰਹੀ ਹੈ ਤੇ ਫਿਰ ਮੈਂ ਵੀ ਆਹ ਮੇਰਾ ਮਨ ਕਰਦਾ ਏ ਜਾਣ ਨੂੰ ਕਿਉਂਕੀ ਵਿਆਹ ਤੋਂ ਬਾਅਦ ਹੁਣ ਮੈਂ ਅਜੇ ਗਈ ਨਹੀਂ ਆ ਮੰਮੀ ਨੂੰ ਮਿਲਣ ਲਈ, ਮੰਮੀ ਮੇਰੇ ਆਏ ਸੀ ਲੋਹੜੀ ਤੇ, ਮੈਂ ਨਹੀਂ ਗਈ ਅਜੇ, ਹੁਣ ਮੇਰਾ ਦਿਲ ਕਰਦਾ ਏ ਮੈਂ ਜਾਵਾਂਗੀ। ਤੇ ਆਪਣੇ ਘਰਵਾਲੇ ਨਾਲ ਹੀ ਜਾਵਾਂਗੀ। ਤੇ ਅਰ ਫਿਰ ਮੈਂ ਈਰਾਨ ਦੀ ਵੀ ਹਾਂ ਈਰਾਨ ਵੀ ਜਾਵਾਂਗੀ, ਸ਼ਾਇਦ ਦੇਖੋ ਤੇ ਆਹ ਬੱਸ ਏਵੇਂ ਹੀ ਆ ਅੱਛਾ ਰਹੇ ਸਾਰਾ ਕੁਛ ਪੂਰਾ ਪੂਰੀ ਆਹ ਆ ਜ਼ਿੰਦਗੀ ਅੱਛੀ ਬੀਤੇ ਬਹੁਤ ਵਧੀਆ ਲੱਗੇਗਾ। ਕੋਈ ਲੜਾਈ ਝਗੜਾ ਨਾ ਹੋਵੇ, ਨਹੀਂ ਅਹ ਹੁਣ ਤੱਕ ਨਹੀਂ ਹੈ ਔਰ ਨਾ ਹੋਵੇ। ਬੱਸ ਇਹੀ ਉਮੀਦ ਤੇ ਹਾਂ। ਬਹੁਤ ਅੱਛਾ ਲੱਗੇਗਾ ਕਿ ਸਾਰੀ ਉਮਰ ਅੱਛਾ ਬੀਤੇ ਸਾਡੇ ਨਾਲ ਤੇ ਮੇਰੀ ਮੰਮੀ ਆਹ ਬਹੁਤ ਆਹ ਉਮਰ ਦੀ ਹੋ ਗਈ ਹੈ, ਥੋੜਾ ਬਹੁਤ ਮੇਰੇ ਘਰ ਅਹ daddy ਦੇ ਜਾਣ ਤੋਂ ਬਾਅਦ ਕਾਫ਼ੀ ਮਤਲਬ ਰੋਂਦੀ ਹੈ ਬਿਮਾਰ ਰਹਿੰਦੀ ਹੈ। ਇਸ ਕਰਕੇ ਮੈਂਨੂੰ ਬੁਲਾ ਰਹੀ ਸੀ ਤੇ ਹੁਣ ਮੈਂ ਆਪਣੇ ਘਰਵਾਲੇ ਨਾਲ ਜਾਵਾਂਗੀ। ਤੇ, ਸ਼ਾਇਦ ਆਣਗੇ ਮੈਂ ਹੀ ਜਾਵਾਂ। ਹੋਰ ਬੱਸ ਇਹੀ ਹੈ ਕਿ ਸਾਰੀ ਉਮਰ ਅੱਛਾ ਬੀਤੇ, ਸਾਰੇ ਅੱਛੇ ਹਨ, ਬਹੁਤ ਅੱਛੇ ਹਨ, ਬਹੁਤ ਵਧੀਆ ਹਨ ਕਈ ਲੋਕ ਵਿਆਹ ਕਰਨ ਤੋਂ ਡਰਦੇ ਹਨ। ਪਰ ਮੈਂ ਬਹੁਤ ਖੁਸ਼ ਹਾਂ ਕਿ ਮੈਂਨੂੰ ਬਹੁਤ ਅੱਛਾ ਮੇਰਾ ਘਰਵਾਲਾ ਮਿਲ ਆ ਹੈ, ਬਹੁਤ ਵਧੀਆ ਹੈ ਮੇਰਾ ਘਰਵਾਲਾ ਔਰ ਮੇਰੇ ਸਾਰੇ ਮੇਰੇ ਤਾਏ ਜੀ ਇਹ ਦਿੱਲੀ ਰਹਿੰਦੇ ਨੇ ਉਹ ਵੀ ਬੁਲਾਂਦੇ ਹਨ। ਮੇਰੇ ਤਾਏ ਜੀ ਦੀਆਂ ਬੇਟੀਆਂ ਨੇ ਉਹ ਵੀ ਬੁਲਾਂਦਿਆਂ ਹਨ, ਕਹਿੰਦੇ ਤੂੰ ਆ ਜਾ ਫਿਰ ਆ ਜਾਵਾਂਗੀ ਤਾਂ ਫਿਰ ਮਿਲਾ ਗਈ ਸਭ ਨੂੰ ਮੈਂ ਬਹੁਤ ਖੁਸ਼ ਹਾਂ ਕਿ ਮੈਂ ਅਹ ਦਿੱਲੀ ਜਾਵਾਂਗੀ, ਤਾਂ ਉਹਨਾਂ ਨੂੰ ਮਿਲਾਗੀ ਤਿੰਨ ਮਹੀਨੇ ਬਾਅਦ ਮੈਂ ਆਪਣੇ, ਕੰਮ ਕਰਦੀ ਸੀ ਦਿੱਲੀ ਅਹ ਦੋ ਸਾਲ ਕੰਮ ਕੀਤਾ ਤੇ ਕੰਮ ਵਾਲੇ ਵੀ ਉਧਰ ਆਂਦੇ ਨੇ ਕਿ ਆ ਜੋ ਕੀ ਸਾਨੂੰ ਮਿਲ ਲਉ। ਤੇ ਬਹੁਤ ਵਧੀਆ ਲੱਗੇਗਾ ਕਿ ਮੈਂ ਆਹ ਉਹਨਾਂ ਨੂੰ ਜਾ ਕਿ ਆਪਣਾ ਘਰਵਾਲਾ ਵੀ ਮਿਲਾਵਾਂਗੀ ਤੇ ਉਧਰ ਉਹਨਾਂ ਨੂੰ ਵੀ ਮਿਲਾਂਗੀ, ਤੇ ਮੇਰੇ ਜਿਹੜੇ ਮਾਲਕ ਸੀ ਗਏ ਉਹ ਵੀ ਬਹੁਤ ਵਧੀਆ ਸੀ ਗਏ, ਬਹੁਤ ਅੱਛਾ ਰਿਹਾ ਉੱਥੇ ਵੀ ਔਰ ਬਹੁਤ ਅੱਛਾ ਰਿਹਾ ਏਥੇ ਵੀ, ਬਹੁਤ ਵਧੀਆ ਹੈ। ਸਤਿ ਸ਼੍ਰੀ ਆਕਾਲ ਜੀ। ਹੈੱਲੋ ਮੈਡਮ ਸਤਿ ਸ਼੍ਰੀ ਅਕਾਲ।

ਬਾਸ ਠੀਕ ਆ ਜੀ ਤੁਸੀਂ ਸੁਣਾਓ? ਅਸੀਂ ਵੀ ਠੀਕ ਕੀ ਕਰੀ ਜਾਂਦੇ? ਕਰਨਾ ਕੀ ਆ ਮੈਂ ਨਾ ਪਸੀਨੇ ਲੈਣ ਦੀ ਆਂ। ਅੱਛਾ ਜੀ।

ਠੀਕ ਆ ਇਕ ਬੈਡ ਤੋਂ ਥੱਲੇ ਹੀ ਆਜੋ।

ਓਹੀ ਤਾਂ ਮੇਰਾ ਨਾ ਲੇ ਕੇ ਜੋਰ ਦੀ ਥੱਲੇ ਆਜੋ।

ਓਕੇ ਫਿਰ ਤਾਂ ਠੀਕ ਆ।

ਹੋਰ ਤੂੰ ਕੀ ਸੋਚਿਆ ਮੇਰਾ ਬਾਟਾ ਮੁੱਧਾ ਆ . ਨਾ ਨਾ ਓਦਾਂ ਹੈਨੀ ਆ ਸਿਧਾ ਹੀ ਆ ਦਾ।

ਮੈਂ ਤਾਂ ਓਹੀ ਗਲ ਹੋਗੀ ਨਾ ਫੇਰ ਆਰਾਮ ਵਾਲੀ ਗਲ ਹੋਗੀ ਵਿਚ ਵੀ। ਰਾਮ ਵਾਲੀ ਨਾਈ ਮੇਰੀ ਗਲ ਸੁਨ ਕਿੰਨੇ ਮੁੰਡੇ ਸੀਗੇ ਹੈਂ ਬੁਆ ਦੇ? ਮੇਰੀ ਬੁਆ ਦਸਦੀ ਆ ਕੇ ਇਕ ਡੱਬੂ ਹੁੰਦਾ।

ਇਕ ਸੰਸਾਰ ਹੁੰਦਾ ਸੀਗਾ ਪਤਾ ਨਹੀਂ ਹੁਣ ਸੰਸਾਰ ਅਹਿ ਸੀਗਾ ਜਾਂ ਕੋਈ ਹੋਰ ਹੁੰਦਾ ਸੀਗਾ ਮਤਲਬ . ਸੰਸਾਰ ਇਹੀ ਹੈ ਇਹਦਾ ਹੀ ਨਾਮ ਸੰਸਾਰ ਹੈ ਟਿੰਕੂ ਦਾ ਹੀ। ਹਮ ਬੱਸ ਫੇਰ ਤੇ ਦੋ ਮੁੰਡੇ ਹੁੰਦੇ ਸੀ ਪਹਿਲੇ ਫੇਰ ਆਹੋ।

ਪੂਰੇ ਮਹੀਨਿਆਂ ਦਾ ਹੀ ਅਠਵੇਂ ਮਹੀਨੇ ਦਾ ਹੀ ਬਾਥਰੂਮ ਕਰਨ ਬੈਠੀ ਨਾਲ ਹੀ ਥੱਲੇ ਆ ਗਿਆ ਉਹ ਏਦਾਂ।

ਏਦਾਂ ਦਾ ਪ੍ਰਵਾ ਨਾਲੀ ਸਦਾ ਬੁਯਾ ਏਨੀ ਕੇਅਰ ਨਾਈ ਕਰਦਾ ਹੁੰਦਾ ਸੀ ਸਾਡੀ ਬੁਆ ਦੀ ਫੇਰ ਸਿਧਿ ਗਲ ਤਾਂ ਕਰ ਕੇ ਤਾਣੁ ਪਤਾ ਜਿਆਦਾ ਈ ਦੂਸਰੇ ਪਾਸੇ ਜਿਆਦਾ ਧਿਆਨ ਆ ਤੇ ਆਪਣੇ ਘਰ ਵਾਲੀਆਂ ਪਾਸੇ ਥੋੜਾ ਆ।

ਕੰਟੀਨ ਚ ਅੰਦਾ ਜਦੋ ਤੇ ਦੇਖਦੀ।

ਓਹਦੇ ਹਲਾਤ ਹਲੂਟ ਕਿਦਾਂ ਦੀਆਂ ਅੱਖਾਂ ਉਖਾ ਓਹਦੀਆਂ ਨਜਰਾਂ।

ਫੇਰ ਪਤਾ ਨਈ ਲਗਦਾ ਬੰਦੇ ਦਾ। ਕਿਦਾਂ ਮਤਲਬ ਨਈ ਮਤਲਬ ਮੈਂ ਨਾ ਅੱਜ ਹੀ। ਕੋਈ ਗਲ ਨਈ ਫੇਰ ਬਾਅਦ ਚ ਸਮਝਾਵਾਂ ਗੇ ਫੇਰ ਕਦੀ ਡੀਪਲੀ ਅੱਛਾ। ਠੀਕ ਆ ਤੇ ਮੇਰੀ ਗਲ ਸੁਣ।

ਐ ਜਿਦਾਂ ਕਿਆ ਕਹਿੰਦੇ ਹੁੰਦੇ ਆਪਣਾ ਜਿਹੜਾ ਮੰਨੂ ਐ ਮੰਨੂ ਨੂੰ ਕੰਪਨੀ ਜਿਦਾਂ। ਜਿਹੜੇ ਇਹਦੇ ਕਦੀ ਕਿਤੇ ਤੁਰੀਆ ਹੁੰਦਾ ਆ ਕਦੀ ਕਿਤੇ ਤੁਰਿਆ ਹੁੰਦਾ ਕੰਪ੍ਨੀ ਦਸਦੀ ਆ ਏਥੇ ਕਾਮ ਆ ਤੇ ਏਥੇ ਚਲ ਜਾ?

ਹੁਣ ਇਹ ਕੰਪਨੀ ਨਾਲ ਲਿੰਕ ਕੀਤਾ ਹੋਇਆ ਤੇ ਫਿਰ ਹੁਣ ਓਹਨਾ ਨੇ ਬਣਾਈ ਆ ਇਹਦੀ E ਮੇਲ ID.

ਹੁਣ ਇਹਨੇ ਸਵੇਰੇ ਪੁੱਛਣਾ ਹੈ ਕਿ ਭਾਜੀ ਕੰਮ ਹੈਗਾ ਓਹਨੇ ਕਹਿਣਾ ਮੈਂ E-mail ਆਈ ਜਿਹਦੇ ਤੇ ਕਾਲਾਂ ਭੇਜ ਦੇਣੀਆਂ ਆ ਭਾਜੀ ਦੀਆਂ ਇਥੇ ਤੇ ਓਹਨਾ ਭੇਜਣਾ ਓਥੇ ਓਹਦਾ ਐਡਰੈੱਸ ਵਗੈਰਾ ਭੇਜਣਾ ਤੇ ਹਨ ਫੋਨ ਕਰ ਕੇ ਪੁੱਛਣਾ ਹਾਂਜੀ ਤੁਹਾਡੇ ਇਹ ਲੱਗਣਾ ਆ। ਤੇ ਅੱਜ ਆਈਏ ਜਾਂ ਕਿੱਦਾਂ ਆਈਏ ਤੁਸੀਂ ਇਹ ਚੀਜ਼ ਦਾ ਬੰਦੋਬਸਤ ਕਰ ਕੇ ਰੱਖਣਾ ਆ।

ਜਿਹੜਾ AC ਊਸੀ ਹੁੰਦਾ ਉਹ ਅਗਲੇ ਦੇ ਘਰ ਪੁੱਜ ਗਿਆ ਹੁੰਦਾ ਤੇ ਇਹਨਾਂ ਨੇ ਜਾਣਾ ਹੁੰਦਾ ਤੇ ਫੇਰ ਇਹ ਬੰਦੇ . ਮੈਨੂੰ ਸਾਰਾ ਸਿਸਟਮ ਪਤਾ ਆ ਕਿ ਜਿਦਾ AC ਹੋਗਿਆ ਪਿਓਰੀਫਾਇਰ ਹੋਗਿਆ ਕੁਛ ਵੀ ਹੋਗਿਆ ਫਿਲਟਰ ਹੋਗਿਆ ਕੁਛ ਵੀ ਹਾਨਾ ਊ ਚਲ ਜਾਣਾ ਹੁੰਦਾ ਕੰਪਨੀ ਦਾ ਬੰਦਾ ਹੀ ਜਾ ਕੇ ਓਥੇ ਫਿਟ ਫੁਟ ਕਰਦਾ ਤੇ ਉਹ ਹੀ ਵਰੰਟੀ ਕਾਰਡ ਦੇ ਕੇ ਆਉਂਦਾ। ਹਾਂਜੀ ਫੇਰ ਓਹਨਾਂ ਨੂ ਚਲਨਾ ਚੁਲਨਾ ਸਿਖਾ ਸਿਖੁ ਕੇ ਫਿਰ ਆਉਣਾ ਹੈ ਤੇ ਯਾਨੀ ਕੇ ਇਕ ਆਪਣੇ AC ਦੇ ਲੱਗ ਜਾਂਦੇ ਆ, ਤੇ ਇਹਨਾਂ ਦੇ ਜੇ ਆਪਣੀ ਇਹਨਾਂ ਦੀ ਹਿੰਮਤ ਹੈ ਕਿੰਨਾ ਕਰਨਾ ਹੈ ਕਿੰਨਾ ਨਹੀਂ ਕਈ ਤਾਂ ਮਾਲਕ ਹੀ ਏਨੇ ਲੀਚੜ ਹੁੰਦੇ ਹੈ ਨਾ।

ਆਹੋ . ਠੀਕ ਹੈ ਠੀਕ ਹੈ ਹਾਂਜੀ ਹਾਂਜੀ। ਤੇ ਮੈਂ ਓਹੀ ਕਹਿਣ ਡੀ ਸੀ ਮੈਂ ਕਿਹਾ ਕੰਪਨੀ ਦੇ ਥਰੁ ਹੀ ਹੈ ਏਨਾ ਕੰਮ ਓਦਾਂ ਤੇ ਏਨਾ ਕੰਮ ਨਹੀਂ ਆਉਂਦਾ।

ਹਾਂਜੀ ਹਾਂਜੀ ਇਹ ਤਾਂ ਹੈ। ਤੇ ਏਸ ਵੀ ਠੀਕ ਹੈ ਆਪਣੇ ਕੰਮ ਦੇ ਵਿਚ ਵਿਅਸਤ ਰਹਿੰਦਾ।

ਹਮ ਹੋਰ ਬਸ ਵਧੀਆ ਟਾਈਮ ਨਿਕਲੀ ਜਾਂਦਾ ਕਰੀ ਜਾਣੇ ਆ ਅੱਜ ਅਸੀਂ ਪਤਾ ਕਿ ਬਣਾਉਣਾ?

ਊਠ ਦੀਆਂ ਟੰਗਾਂ। ਊਠ ਦੀਆਂ ਟੰਗਾਂ ਕਿਓਂ? ਫਿਲਹਾਲ ਕਿਉਂਕਿ ਸੋਚਿਆ ਨਹੀਂ ਨਾ ਕੁੱਛ ਵੀ ਬਣਾਉਣ ਨੂੰ। ਅੱਛਾ ਅੱਛਾ ਚਲ ਕੋਈ ਨੀ ਮੇਰੀ ਗੱਲ ਸੁਣ।

ਇਕ ਉਹ ਹੁੰਦੇ ਨਾ ਪਤੇਡਾਂ ਹੁੰਦੀਆਂ ਪਤਾ ਤੈਨੂੰ ਪਤੇਡਾਂ ਦਾ?

ਯਾਰ ਜਿਹੜੇ ਬਣਾਉਂਦੇ ਹੁੰਦੇ। ਆਹੋ। ਨਹੀਂ ਕਹਿੰਦੇ ਓਹਨੂੰ ਮੈਂ ਦੱਸਾਂ ਕੀ ਕਹਿੰਦੇ ਓਹਨੂੰ।

ਹਾਂ ਕਈ ਕਹਿੰਦੇ ਪਤੇਡਾ ਕਈ ਕਹਿੰਦੇ ਆ ਬਾਠਾ ਕਹਿੰਦੇ ਆ ਕਈ ਪਕੌੜੇ। ਆਹੋ ਆਹੋ ਆਹੀ ਆਹੀ ਆਹੀ ਕੀ ਬੋਲਿਆ ਸੀਗਾ?

ਬਾਠਾ ਨਹੀਂ ਅੜੀਏ ਕੁੱਛ ਹੋਰ ਈ ਮਤਲਬ ਏਦਾਂ ਦਾ ਹੀ ਕੁਜ ਵਰਡ ਆ ਕੁੱਛ ਹੋਰ ਹੀ ਕਹਿੰਦੇ। ਇਕ ਪਤੇੜ੍ਆ ਕਹਿੰਦੇ ਆ ਇੱਕ ਬਾਠਾ ਕਹਿੰਦੇ ਆ ਇੱਕ ਪਕੌੜੇ ਕਹਿੰਦੇ ਆ ਹੋਰ ਨਹੀਂ ਮੈਨੂੰ ਪਤਾ ਤੀਸਰਾ ਤੀਸਰਾ ਮੇਰੇ ਦਿਮਾਗ ਚੋ ਵੀ ਨਿਕਲ ਗਿਆ ਬੀ ਕੀ ਕਹਿੰਦੇ ਆ ਚੋਥਾ।

ਚੌਥਾ ਤਾਡੇ ਤਾਡੇ ਏਧਰਲੇ ਮਤਲਬ ਕਹਿੰਦੇ ਹੋਣੇ ਆ ਜਿਹੜੇ ਰਾਜਪੂਤ ਆ ਉਹ ਕਹਿੰਦੇ ਬਾਠਾ।

ਬੇਠਾ ਕਹਿੰਦੇ ਬਾਠਾ ਮੈਂ ਕਿਹਾ ਏਦਾਂ ਕੁਝ ਕਹਿੰਦੇ ਆ ਪਰ ਬਾਠਾ ਤੇ ਨਹੀਂ ਕਿਹਾ ਇਹਨਾਂ ਨੇ ਕਦੀ। ਆਹੋ ਤੇ ਮੈਨੂੰ ਮੈਨੂੰ ਕੇਹੜਾ ਪੂਰਾ ਯਾਦ ਸੀ ਗਾ ਮੈਂ ਕਿਹਾ ਇੱਕ ਇੱਕ ਕਹਿੰਦੇ ਬੇਠਾ ਕਹਿੰਦੇ ਆ ਇੱਕ ਪਤੇੜਾ ਉਹ ਰਾਜਪੂਤ ਕਹਿੰਦੇ ਪਤੇੜਾ . ਤੇ ਪਤੇੜਾ ਹਾਡੇ ਏਧਰ ਪਤਾ ਕਿਹਨੂੰ ਕਹਿੰਦੇ ਆ?

ਰੇਸ਼ਮ ਦਾ ਕੀੜਾ ਕਹਿੰਦੇ ਆਪਾਂ ਜਿਹੜਾ ਅੰਗੂਰਾਂ ਦੀ ਬੇਲ ਦੇ ਉੱਤੇ ਹੁੰਦਾ। ਹੈੱਲੋ।

ਜਿਹੜਾ ਅੰਗੂਰਾਂ ਦੀ ਬੇਲ ਤੇ ਹੁੰਦਾ। ਕਿਹੜੀ ਬੇਲ ਤੇ? ਅੰਗੂਰਾਂ ਦੀ ਬੇਲ ਤੇ ਵੀ ਹੁੰਦਾ ਰੇਸ਼ਮ ਦਾ ਕੀੜਾ। ਹੈੱਲੋ ਹੈੱਲੋ ਮੈਂ ਕਿਹਾ ਅੰਗੂਰਾਂ ਦੀ ਬੇਲ ਤੇ ਵੀ ਹੁੰਦਾ ਅੰਗੂਰਾਂ ਦੀ ਬੇਲ ਤੇ ਵੀ ਹੁੰਦਾ ਰੇਸ਼ਮ ਦਾ ਕੀੜਾ, ਹਾਂਜੀ ਬੇਬੇ ਮੈਂ ਕਿਹਾ,

ਗੱਲ ਇਕ ਤੇ ਸੁਣਨ ਤੈਨੂੰ ਤੈਡੀ ਬੇਅਰ ਸੋਹਣੇ ਲਗਦੇ? ਨਾ ਮੈਨੂੰ ਉਹ ਸੋਹਣੇ ਲਗਦੇ ਆ। ਭਾਲੂ, ਗੁੱਡੇ।

ਹਾਂਜੀ. ਨਿੱਕਿਆਂ ਹੁੰਦਿਆਂ ਅਹ ਉਹ ਕਪੜਿਆਂ ਦੀਆਂ ਗੁੱਡੀ ਬਣਾਉਦੇ ਹੁੰਦੇ ਸੀ ਨਾ ਗੁੱਡੀ ਤੇ ਗੁੱਡਾ। ਆਹੋ ਆਹੋ ਸਹੀ ਗੱਲ ਆ। ਕਿੰਨਾ ਮਜ਼ਾ ਆਉਂਦਾ ਹੁੰਦਾ ਸੀ ਹੈਨਾ ਕਿੰਨੀਆਂ ਸੋਹਣੀਆਂ ਖੇਡਾਂ ਸਿਗੀਆਂ ਹੁਣ ਤੇ ਮੋਬਾਈਲ ਦੇ ਉੱਤੇ ਹੀ ਆ ਬੱਸ ਫੋਨ ਦੇ ਉੱਤੇ।

ਪਹਿਲੇ ਹੱਥਾਂ ਦਾਨ ਕਲਾ ਨਾਲ ਬਣਾਉਂਦੇ ਹੁੰਦੇ ਸੀ ਕਿਤੇ।

ਤੇ ਊ ਗੁਡੀ ਕਿਤੇ ਆਪਾਂ ਕਿਸੇ ਨੂੰ ਹੱਥ ਨਹੀਂ ਲਾਉਣ ਦੇਣਾ ਇਹ ਮੇਰੀ ਮੰਮੀ ਨੇ ਬਣਾਈ ਆ ਇਹ ਮੇਰੀ ਗੁੱਡੀ ਆ ਲਹਿੰਗਾ ਪਵਾਇਆ ਆ ਓਹਨੂੰ ਘੱਗਰਾ ਸੱਚ ਲਹਿੰਗਾ ਵੀ ਨਹੀਂ ਘੱਗਰਾ ਪਵਾਇਆ।

ਹਾਂ ਮੈਨੂੰ ਯਾਦ ਆ ਪਤਾ .

ਸੱਚੀ ਆਹੋ।

ਕੋਈ ਮੈਨੂੰ ਜੇ ਦਿਖਾਏ ਤਾਂ ਮੈਨੂੰ ਯਾਦ ਨਹੀਂ ਐ ਮਤਲਬ ਓਹਦੀ ਸ਼ਕਲ ਨਹੀ ਯਾਦ ਏਨਾ ਮੈਨੂੰ ਪਤਾ ਚੂੜੀਆਂ ਦਿਤੀਆਂ ਸੀ। ਇਹ ਨਹੀਂ ਯਾਦ ਆਹੋ ਫੇਰ ਮੈਨੂੰ ਇਕ ਸਟੋਲ ਦਿੱਤਾ ਸੀਗਾ।

ਓਹਦੋਂ ਤਾਡੇ ਘਰ ਬੰਦਗੀ ਹੁੰਦੀ ਸੀਗੀ ਮੈਂ ਆਂਦੀ ਹੁੰਦੀ ਸੀਗੀ ਫਿਰ ਤੁਸੀਂ ਮੈਨੂੰ ਚੀਜ਼ਾਂ ਕੱਢ ਕੱਢ ਦੇਣੀਆਂ ਯਾਰ ਕਿਦਾਂ ਦੇ ਹੁੰਦੇ ਸੀ ਨਾ ਪਹਲੇ ਦਿਨ ਹੁਣ ਅੱਜ ਕਲ, ਅੱਜ ਕਲ ਕੋਈ ਜਾਂਦਾ ਨਈ ਕਿਸੇ ਦੇ ਘਰ ਕੋਈ ਆਉਂਦਾ ਨਈ।

ਪਹਿਲੇ ਦਿਨ ਵਧੀਆ ਸੀਗੇ .

ਹੋਰ ਕੀ ਹੁਣ ਕਿਸੇ ਕੋਲ ਟਾਈਮ ਈ ਹੈ ਨਹੀਂ ਸਮਾਂ ਈ ਹੈ ਨਹੀਂ ਗੱਲ ਕਰ ਲਿਏ। ਹਮ ਸਹੀ ਗੱਲ ਹੈ ਦੀਦੀ। ਹੁਣ ਕਿਥੇ ਉਹ ਦਿਨ ਬੜੇ ਵਧੀਆ ਸੀ ਉਹ ਉਹ ਗਲਬਾਤ।

ਜਿਦਾਂ ਦੇ ਆ ਦਿਨ ਆ ਤੇ ਉਹ ਹਥਾਂ ਨਾਲ ਮੰਮੀਆਂ ਨੇ ਸੇਵੀਆਂ ਵੱਟ ਕੇ ਸਵੇਰ ਦੀਆਂ ਸੇਵੀਆਂ ਵੱਟੀਆਂ ਤੇ ਸ਼ਾਮ ਨੂ ਖਵਾ ਵੀ ਦੇਣੀਆਂ ਬਚੀਆਂ ਨੂੰ ਬਣਾ ਕੇ। ਸਹੀ ਗਲ ਆ ਕਹਿੰਦੇ ਇਹੋ ਜੇਹਾ ਕੰਮ ਫਿਰ ਕਈਆਂ ਨੇ ਬੁਣਤੀ ਸ਼ੁਤੁ ਕਰਨੀ ਕਈਆਂ ਨੇ ਕੁੱਛ ਸ਼ੁਰੂ ਕਰਨਾ ਅੱਜ ਕੱਲ,

ਉਹ ਕਸਰਤ ਜੀ ਕਰਾ ਕਰਾ ਕੇ ਮਾੜੀ ਮੋਟੀ ਸਹੀ ਕੀਤੀ ਆ ਲੱਤ। ਹੁਣ ਚੱਲਣ ਲੱਗੇ ਆ ਕਿਤੇ ਉਹ ਡੰਡੇ ਜੇ ਦੇ ਨਾਲ ਨਹੀ ਤੇ, ਚਲੋ ਰੱਬ ਦੀ ਮਿਹਰ ਹੋਵੇ ਹੋਰ ਵੱਧ -ਵੱਧ ਕਿਓਂ। ਹੋਰ ਨਹੀਂ ਤੇ ਬੜਾ ਔਖਾ ਸੀਗਾ ਮੱਛੀ ਦਾ ਮੱਛੀ ਇੱਕ ਦਿਨ ਬਣਾਈ ਹੀ ਤੇ ਮੱਛੀ ਦਾ ਤੇਲ ਜਿਹੜਾ ਸਰੋਂ ਦਾ ਤੇਲ ਚ ਕਹਿੰਦਾ ਉਹ ਕੀਤਾ ਸੀਗਾ ਸਾੜਿਆ ਸੀਗਾ ਹੈਨਾ ਵਿਚ ਮੱਛੀ ਬਣਾਈ ਸੀ।

ਤੇ ਮੈਂ ਜਿਦਾਂ ਈ ਝਾੜੂ ਮਾਰਿਆ ਨਾ ਟੇਬਲ ਦੇ ਥੱਲੇ ਤੇ ਵਿਚੋਂ ਤੇਲ ਨਿਕਲਿਆ ਮੈਂ ਕਿਹਾ ਆਹ ਅੱਧਾ ਕਿਲੋ ਤੇਲ ਕਿਥੇ ਖਰਾਬ ਗਯਾ ਕਿੰਨੇ ਕੀਤਾ ਆ ਹਮ ਤੇ ਬਹਾਨਾ ਕੀ ਲਾਇਆ ਮੱਛੀ ਅਹ ਵਿਚੋਂ ਤਲੀ ਸੀਗੀ ਤੇ ਸੜਿਆ ਪਿਆ ਤੇਲ ਤੇ ਆਪਾਂ ਕਿਹਾ ਡੈਡੀ ਮਾਲਸ਼ ਕਰਲੂਗਾ ਤੇ ਮੈਂ ਕਿਹਾ ਇਹਨੂੰ ਢੱਕ ਢੁੱਕ ਕੇ ਨਹੀਂ ਰੱਖਣਾ ਕਿਸੇ ਨੇ।

ਠੀਕ ਹੈ। ਚਲੋ ਹੁਣ ਤੁਸੀਂ,

ਹੁਣ ਮੈਂ ਜੀ ਦੇ ਕਮਰੇ ਚ। ਅੱਛਾ ਅੱਛਾ ਤੁਹਾਡੇ ਕਮਰੇ ਚ ਤੇ ਅਵਾਜ਼ਾਂ ਵੁਜਾਂ ਨਹੀਂ ਆਉਂਦੀਆਂ ਸਾਡੇ ਤੇ ਇਥੇ ਏਦਾਂ ਹੋ ਜਾਂਦਾ ਜਿਦਾਂ ਪਤਾ ਨਹੀਂ ਮੇਲੇ ਨਹੀਂ ਲੱਗੇ ਹੁੰਦੇ।

ਆਉਂਦੀਆਂ ਮੈਨੂੰ ਵੀ ਹੈਗੀਆਂ ਪਰ ਤੈਨੂੰ ਸ਼ੋ ਆਫ ਨਹੀਂ ਤੈਨੂੰ ਨਹੀਂ ਨਾ ਸੁਣਾਈ ਦੇਂਦੀਆਂ ਬਸ ਮੇਰੇ ਲਈ ਏਨਾ ਹੀ ਬਹੁਤ ਆ ਮੈਨੂੰ ਵੀ ਨਹੀਂ ਸੁਣਾਈ ਦੇਣ ਦੀਆਂ ਤੇਰੀਆਂ ਕੋਈ ਅਵਾਜ਼ਾਂ। ਬਾਸ ਫੇਰ ਤੇ ਫਿਰ ਠੀਕ ਹੈ। ਫੇਰ ਠੀਕ ਆ ਅੱਛਾ ਤੇ ਮੇਰੀ ਗੱਲ ਸੁਣ ਉਹ ਕਿਆ ਕਹਿੰਦੇ ਮੈਂ ਕੀ ਕਹਿਣ ਲੱਗੀ ਸੀ ਕੀ ਗੱਲ ਇਹ ਤੂੰ ਬਾਅਦ ਦੇਖੇ ਆ ਅੱਜ ਕੱਲ ਕਿੰਨੇ ਚੱਲੇ ਆ ਉਹ ਕਦੀ ਗੱਦਾ।